ਸਕੂਲ ਆਉਂਦੇ ਨੇ ਵੀ ਸਾਨੂੰ ਬਹੁਤ ਵਧੀਆ ਖਾਣਾ ਮਿਲੁ ਜੋ ਬਹੁਤ ਵਧੀਆ ਗੱਲ ਹੈ ਆਪਣੀ ਫ਼ੇਰ ਪੜਾਈ ਵੀ ਅੱਗੇ ਵਧੂਗੀ ਉਹ ਜਿਹੜੀ ਤੁਸੀਂ child ਲੇਬਰ ਦੀ ਗੱਲ ਲੀਤੀ ਆ ਉਹ ਤਾਂ ਫ਼ੇਰ ਆਪਣੇ ਆਪ ਹੀ ਖਤਮ ਹੋ ਜਾਣੀ ਜ ਬੱਚੇ ਜਦੋਂ ਸਕੂਲ ਆ ਰਹੇ ਆ ਤਾਂ

ਸਰਕਾਰ ਤਾਂ ਬਹੁਤ ਕਦਮ ਚੁੱਕ ਰਹੀ ਆ ਇਹ ਤਾਂ ਹੁਣ ਮਤਲਬ ਲੋਕਾਂ ਚ ਜਾਗਰੂਕਤਾ ਵੀ ਆ ਚੁੱਕੀ ਹੈ ਹਾਂਜੀ ਲੋਕਾਂ ਤੇ ਆ ਵੀ ਅਸੀਂ ਹਾਂਜੀ ਬਾਕੀ ਇਹ ਜਵੇਂ ਅਗਰ ਆਪਾਂ ਗਰੀਬ ਲੋਕਾਂ ਦੀ ਅਗਰ ਆਪਾਂ ਗੱਲ ਕਰੀਏ ਜਿਹਨਾ ਵੇਲੇ ਜਿਹਨਾ ਵੇਲੇ ਸਰਕਾਰ ਇੰਨਾ ਕੁੱਛ ਕਰ ਰਹੀ ਹੈ ਉਹਨਾ ਲੋਕਾਂ ਨੂੰ ਇਹ ਹੈ ਕੀ ਅਸੀਂ ਆਵਦੇ ਬੱਚੇ ਨੂੰ ਅਮ ਸਰਕਾਰੀ ਸਕੂਲ ਦੀ ਜਗ੍ਹਾ ਉਹਨੂੰ ਅਸੀਂ private ਸਕੂਲ ਦੇ ਵਿੱਚ ਪੜਾਈਏ ਹਾਲਾਂ ਕੀ ਉਹਨਾ ਨੂੰ ਈ ਗੱਲ ਦੀ ਸਮਝ ਨੀ ਆਈ ਕੇ private ਸਕੂਲ ਦੇ ਵਿੱਚ ਜਿਹੜੇ ਅਧਿਆਪਕ ਹੈ ਉਹ ਇੰਨੇ ਪੜੇ ਲਿਖੇ ਨਹੀਂ ਹੈ ਜਿੰਨੇ ਪੜੇ ਲਿਖੇ ਸਰਕਾਰੀ ਸਕੂਲ ਦੇ ਅਧਿਆਪਕ ਹੈ ਉਹਨਾ ਨੇ ਇੰਨਾ ਔਖਾ ਹੋ ਕੇ ਤਿਆਰੀ ਕਰਕੇ ਜੋ ਵੀ ਸਰਕਾਰੀ post ਨਿਕਲੀ ਸੀ ਉਹਦਾ paper ਦਾ paper ਪਾਸ ਕਰਕੇ ਉਹਨਾ ਨੇ interview ਪਾਸ ਕਰਕੇ ਉਹ ਨੋਕਰੀ ਹਾਸਲ ਕੀਤੀ ਹੈ

ਕੀ ਜਿਹੜੀ ਸਰਕਾਰ ਹੈ ਜਾਂ ਸਰਕਾਰੀ ਸਕੂਲ ਦੇ ਅਧਿਆਪਕ ਜਿਹੜੇ ਹੈਗੇ ਆ ਉਹ ਬਹੁਤ ਚੰਗੇ ਹੈ private ਸਕੂਲ ਦੇ ਅਧਿਆਪਕ

ਫ਼ੇਰ ਉਹ ਸਭ ਕਰਕੇ ਆਪਦੀ ਡਿਗਰੀ ਲੈਕੇ B ED ਕਰਕੇ ਫ਼ੇਰ ਉਹਦਾ exam ਪਾਸ ਕੀਤਾ ਹੁੰਦਾ ਉਹਨਾ ਨੂੰ ਫ਼ੇਰ ਜਿਆਦਾ ਆ ਇਸ ਚੀਜ਼ ਬਾਰੇ ਜਾਣਕਾਰੀ ਪੜਾਉਣ ਦੀਆਂ ਚੀਜ਼ਾਂ ਬਾਰੇ ਜਾਂ ਹੋਰ ਸਭ ਚੀਜ਼ਾਂ ਬਾਰੇ ਇਹ ਤਾਂ

ਅਮ ਜੋ ਸਰਕਾਰੀ ਸਕੂਲ ਦੀ ਅਧਿਆਪਕ ਹੈਗੀ ਹੈ ਉਹ ਆ ਕੇ sweater ਬੁਣ ਰਹੀ ਹੈ ਜਾਂ ਕੁੱਛ ਵੀ ਹੈ ਅੱਜਕਲ ਇੰਨੀ ਸਖਤਾਈ ਹੈ ਸਰਕਾਰ ਦੇ ਵੱਲੋਂ ਕੀ ਅਮ ਜਿਹੜਾ ਸਿੱਖਿਆ ਦਾ ਪੱਧਰ ਹੈ ਉਹ ਇੰਨਾ ਚੁੱਕਣਾ ਚਾਹੁੰਦੇ ਆ ਕੀ ਉਹਨਾ ਨੇ ਹਰ ਚੀਜ਼ ਨੂੰ ਹਰ ਗੱਲ ਨੂੰ ਬਹੁਤ ਬਾਰੀਕੀ ਦੇ ਨਾਲ ਅਮ check ਕਰਨਾ ਸ਼ੁਰੂ ਕਰ ਦਿੱਤਾ ਹਾਂ ਇਹ ਤਾਂ ਬਹੁਤ ਵਧੀਆ ਕੀਤਾ ਸਰਕਾਰ ਨੇ ਕਰਨਾ ਵੀ ਚਾਹੀਦਾ

ਬਾਕੀ ਜੇ ਆਪਾਂ high level ਸਕੂਲਾਂ ਦੀ ਗੱਲ ਕਰੀਏ ਅਮ ਜਿਹੜੇ ਵੱਡੇ ਸਹਿਰਾਂ ਦੇ ਵਿੱਚ ਸਕੂਲ ਹੈ ਉੱਥੇ ਮੈਨੂੰ ਲੱਗਦਾ ਕੀ ਮਾਹੋਲ ਥੋੜਾ ਖਰਾਬ ਹੈ ਉਹਨਾ ਕਾਰਨ ਮੈਨੂੰ ਇਹ ਲੱਗਦਾ ਹੈ ਕੀ ਅਮ ਜਿਹੜਾ ਮਾਪੇ ਹੈ ਉਹ support ਵੀ ਕਰਦੇ ਆ ਅਧਿਆਪਕਾਂ ਦੀ ਅਮ ਕੀ ਤੁਸੀਂ ਮੇਰੇ ਉਹ ਇਹ ਨੀ ਚਾਹੁੰਦੇ ਕੀ ਸਾਡੇ ਬੱਚੇ ਨੂੰ ਕੋਈ ਡਾਂਟੇ

ਮਾਪੇ ਅਧਿਆਪਕ ਦਾ support ਨਹੀਂ ਕਰਦੇ ਉਹ ਇੱਕ ਬੱਚੇ ਦੀ ਜਿਹੜੀ ਸਕੂਲ ਦੀ ਜਿਹੜੀ ਉਮਰ ਹੁੰਦੀ ਆ ਉਹ ਇਹ ਹੁੰਦੀ ਆ ਕੀ ਬੱਚੇ ਨੂੰ ਏਵੇਂ ਲੱਗਦਾ ਵੀ ਮਾਪੇ ਮੇਰੀ support ਦੇ ਵਿੱਚ ਹੈ ਮੈਂ ਆਪਣੇ ਅਧਿਆਪਕ ਨਾਲ ਕੁੱਛ ਵੀ ਗਲਤ ਕਰ ਸਕਦਾ ਉਹਨੂੰ ਕੁੱਛ ਵੀ ਗਲਤ ਬੋਲ ਸਕਦਾ ਮੈਨੂੰ ਲੱਗਦਾ ਕੀ ਸ਼ਾਇਦ ਇੱਥੇ ਜਿਹੜੇ ਅਮ cut ਸੀ abdicates ਜਿਹੜੇ ਸ਼ਬਦ ਹੈਗੇ ਆ ਉਹ ਖਤਮ ਹੁੰਦੀ ਜਾ ਰਹੀ ਹੈ ਕੇ ਅਸੀਂ ਆਪਦੇ ਅਧਿਆਪਕ ਨਾਲ ਗੱਲ ਕਰਨੀ ਕਿਵੇਂ ਹੈਗੀ ਹੈ ਕਿਸ ਲਹਿਜੇ ਅਸੀਂ ਗੱਲ ਕਰ ਰਹੇ ਹਾਂ ਉਹ ਇਸ ਚੀਜ਼

ਜੇ ਥੋਨੂੰ ਆਹੀ ਚੀਜ਼

ਤੁਸੀਂ ਮਤਲਬ ਇੱਕ ਵਧੀਆ ਨਾਗਰਿਕ ਕਿਵੇਂ ਬਣੋਗੇ ਤਾਂ ਫ਼ੇਰ ਸਭ ਤੋਂ ਵੱਡੀ ਸਿੱਖਣਾ ਹੈ ਤਾਂ ਬੱਚਿਆਂ ਨੂੰ ਸਿਖਾਓ ਆਪਦੀਆਂ ਨੂੰ ਕੀ ਆਪਣੇ ਗੁਰੂਆਂ ਦੀ ਇੱਜਤ ਕਰੇ ਉਹ ਉਹ ਜੋ ਪੜਾਈ ਤਾਂ ਬਾਅਦ ਚ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਚੀਜ਼ ਬੱਚਿਆਂ ਵਿੱਚ ਬਹੁਤ ਜਰੂਰੀ ਅੱਜਕਲ ਸਿਖਾਉਣ ਲਈ ਅਗਰ ਉਹ ਉਸ ਬੱਚੇ ਅੱਗੇ ਵਧਣਾ ਹੈ ਜਿੰਦਗੀ ਚ ਕੁੱਛ ਕਰਨਾ ਹੈ ਤਾਂ ਹਾਂ

ਤਾਂ ਉਹ ਜੇ ਸਕੂਲਾਂ ਦਾ ਆਪਾਂ ਜੇ ਉਹਨਾ ਦਾ ਦੇਖੀਏ ਆਪਾਂ ਅਮ curriculum ਵੀ ਹੈਗਾ ਅਗਰ ਆਪਾਂ ਉਹਨਾ ਦਾ ਦੇਖੀਏ ਤਾਂ ਬਹੁਤ ਵਧੀਆ curriculum ਹੈ ਉਹ ਸਾਰਾ ਉਹ ਕੋਲ ਜਿੰਨੀਆਂ ਵੀ ਵੱਖ ਵੱਖ activities ਹੈ ਖੇਡਾਂ ਹੈ ਕੋਈ competition ਹੈ ਕੋਈ quiz ਦਾ competition ਹੈ ਉਹ ਉਹਨਾ ਸਭ ਚੀਜ਼ਾਂ ਚ ਧਿਆਨ ਰੱਖਦੇ ਆ ਉਹ ਬੱਚੇ ਦੀ ਹਰ ਚੀਜ਼ ਚ ਬੱਚੇ ਨੂੰ ਅਮ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਆ ਬੱਸ ਇੱਕ ਮੈਨੂੰ ਉਹਨਾ ਸਕੂਲਾਂ ਦੀ ਇਹ ਕਮੀ ਉਹ ਖੱਲਦੀ ਹੈ ਕੀ ਉਹ ਇਹ ਜਿਹੜਾ ਬੱਚੇ ਦੇ ਵਿੱਚ ਜਿਹੜਾ ਅਮ ਵੱਡਿਆਂ ਨਾਲ ਗੱਲ ਕਰਨ ਦਾ ਤਰੀਕਾ ਹਾ ਆਦਰ ਸਤਿਕਾਰ ਕਰਨਾ ਦਾ ਜਿਹੜਾ ਤਰੀਕਾ ਹੈ ਉਹ ਜਿਹੜਾ ਖਤਮ ਹੁੰਦਾ ਜਾ ਰਿਹਾ ਉਹਨਾ ਸਕੂਲਾਂ ਦੇ ਵਿੱਚ ਇਹ ਚੀਜ਼ ਦਾ ਮੈਨੂੰ ਲੱਗਦਾ ਕੀ ਬਹੁਤ

ਇਹ ਤਾਂ ਜਰੁਰ ਹੋਣਾ ਚਾਹੀਦਾ ਇਹ ਤਾਂ ਸਰਕਾਰ ਨੂੰ ਵੀ ਇਹ ਹੋਣਾ ਚਾਹੀਦਾ ਹੈ ਕੀ ਮਤਲਬ ਪਰ ਅੱਜਕਲ ਜਿਵੇਂ ਸਕੂਲਾਂ ਵਿੱਚ board ਵੀ ਲੱਗੇ ਹੁੰਦੇ ਆ ਕੇ ਜਿਵੇਂ ਬੱਚੇ dis

ਦਿੱਤੇ ਹੁੰਦੇ ਆ ਵੀ ਤੁਸੀਂ ਸਕੂਲ ਵਿੱਚ ਇਹ ਇਹ ਆਪਦਾ behavior ਏਵੇਂ ਰੱਖਣਾ ਹੈ ਮਾਸਟਰਾਂ ਦੀ ਇੱਜਤ ਕਰਨੀ ਹੈ ਦੂਸਰੇ ਬੱਚਿਆਂ ਨਾਲ ਪਿਆਰ ਨਾਲ ਰਹਿਣਾ ਹੈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਆਪਦੀ ਪੜਾਈ ਕਰਨੀ ਹੈ or ਇੱਕ ਚੰਗੇ ਨਾਗਰਿਕ ਬਣਨਾ ਹੈ ਇਹ ਤਾਂ ਸਕੂਲਾਂ ਵਿੱਚ ਅੱਜਕਲ ਲਿਖਿਆ ਹੁੰਦਾ ਜੇ ਉਹ ਗੋਰ ਕਰਨਾ ਤਾਂ ਆਪਣੇ ਆਪ ਤੇ ਹੀ ਹੁੰਦਾ ਹੈ ਉਹ ਤਾਂ ਆਪ ਤੇ ਹੁੰਦਾ ਹੈ

ਹਾਂਜੀ ਬੱਚੇ ਨੂੰ ਪਹਿਲੀ ਸਿੱਖਿਆ ਆਪਣੇ ਮਾਂ ਬਾਪ ਤੋਂ ਹੀ ਮਿਲਦੀ ਹੈ ਤੇ ਪਰ ਜਿਸ ਹਿਸਾਬ ਨਾਲ ਜਿਹੜਾ ਸੀ ਸਿਖਿਆ ਦਾ ਪਹਿਲਾਂ ਤੋਂ ਅਗਰ ਆਪਾਂ ਦੇਖਦੇ ਆਈਏ ਆਪਣੇ ਬਚਪਨ ਤੋਂ ਸਿਖਿਆ ਦਾ ਜਿਹੜਾ ਪੱਧਰ ਹੈ ਉਹ ਬਹੁਤ ਉੱਠ ਚੁੱਕਿਆ ਤੇ ਉਮੀਦ ਵੀ ਇਹੀ ਹੈ ਕੀ

ਠੀਕ

ਮੇਰੀ ਤਾਂ continues ਚੱਲੀ ਜਾਂਦੀ ਹੈ ਹਜੇ

ਸਤਿ ਸ੍ਰੀ ਅਕਾਲ ਮੈਂ ਕਰਨ ਸੱਗੀ ਕੀਰਤਪੁਰ ਸਾਹਿਬ ਸੋ ਅੱਜ ਮੈਂ ਪੰਜਾਬੀ ਦੇ topic ਪੰਜਾਬੀ ਵਿਆਕਰਨ ਮਹੱਤਤਾ ਅਤੇ ਬੁਨਿਆਦੀ ਤੱਤ ਬਾਰੇ ਦੱਸਾਂਗਾ। ਮਨੁੱਖੀ ਜੀਵਨ ਵਿੱਚ ਭਾਸ਼ਾ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੈ, ਭਾਸ਼ਾ ਪਸੂ ਹੋਣ ਦੇ ਕਾਰਨ ਹੀ ਮਨੁੱਖ ਸਮਾਜਿਕ ਪਸੂ ਬਣਨ ਦੇ ਯੋਗ ਹੋ ਸਕਿਆ ਹੈ, ਗਿਆਨ ਵਿਗਿਆਨ ਅਤੇ ਖੇਤਰ ਵਿੱਚ ਮੁੱਖ ਦੁਆਰਾ ਜੋ ਵੀ ਪ੍ਰਾਪਤੀਆਂ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਹਨ ਉਹਨਾਂ ਸਭਨਾਂ ਦਾ ਮੂਲ ਆਧਾਰ ਭਾਸ਼ਾ ਹੀ ਹੈ ਇਸੇ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਆਪਣੀ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਹਾ ਜਾਂਦਾ ਹੈ ਦਰਅਸਲ ਭਾਸ਼ਾ ਦੇ ਮਾਧਿਅਮ ਨਾਲ

ਸਮਰਥਾ ਪ੍ਰਾਪਤ ਕੀਤੀ ਹੈ, ਇਸੇ ਲਈ ਰਿਗਵੇਦ ਵਿੱਚ ਕਿਹਾ ਗਿਆ ਹੈ ਕਿ ਭਾਸ਼ਾ ਦੇ ਸਦਕਾ ਮਨੁੱਖ ਨੇ ਦੇਵੀ ਸ਼ਕਤੀ ਪ੍ਰਾਪਤ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਜਾਨਵਰ ਵੀ ਆਪਸੀ ਵਿਚਾਰ ਸੰਚਾਰ ਲਈ ਕਿਸੇ ਨਾ ਕਿਸੇ ਧੁਨੀਆਤਮਕ ਜਾਂ ਗੈਰ ਧੁਨੀਆਤਮਕ ਕਿਸਮ ਦੀ ਸੰਚਾਰ ਵਿੱਧੀ ਦੀ ਵਰਤੋਂ ਕਰਦੇ ਹਨ। ਪਰ ਇਹ ਵਿਧੀਆਂ ਬਹੁਤ ਹੀ ਸੀਮਿਤ ਭਾਵਾਂ ਦੁੱਧ, ਖ਼ੁਸ਼ੀ, ਡਰ ਆਦਿ ਦਾ ਪ੍ਰਗਟਾਵਾ ਕਰਨ ਦੇ ਸਮਰਥ ਹੁੰਦੀਆਂ ਹਨ ਅਤੇ

ਮਨੁੱਖ ਦੀ ਭਾਸ਼ਾ ਤੋਂ ਇਲਾਵਾ ਕੁੱਝ ਕੁ ਹੋਰ ਸੰਚਾਰ ਵਿੱਧੀਆਂ ਟਰੈਫ਼ਿਕ ਲਾਇਟਾਂ, ਰੇਲ ਗੱਡੀ ਦੇ guard ਦੀ ਝੰਡੀ ਆਦਿ ਦੀ ਵਰਤੋਂ ਕਰਦਾ ਹੈ ਪਰ ਇਹ ਵਿੱਧੀਆਂ ਵੀ ਜਾਨਵਰੀ ਸੰਚਾਰ ਵਿੱਧੀਆਂ ਵਾਲੀਆਂ ਸੀਮਾਵਾਂ ਵਿੱਚ ਜਕੜੀਆਂ ਰਹਿੰਦੀਆਂ ਹਨ।

ਸਥਿੱਤੀ ਨਾਲ ਸੰਬੰਧਿਤ ਕੀਤੇ ਕਿਸਮ ਦੀ ਸੀਮਾ ਕਬੂਲ ਨਹੀਂ ਕਰਦਾ ਜਟਿਲਤਾ, ਉਪਾਧਤਾ ਅਤੇ ਆਪਹੁਦਰਤਾ ਭਾਸ਼ਾ ਦੀੀ

ਭਾਸ਼ਾ ਦੀ ਜਟਿਲਤਾ ਦਾ ਇੱਕ ਪੱਖ ਵੀ ਇਹ ਵਖੇਵੀਆ ਜਾ ਸਕਦਾ ਹੈ ਕਿ ਇੱਕ ਭਾਸ਼ਾ ਦਾ ਬੋਲਾਂ ਨੂੰ ਕਿਸੇ ਦੂਜੀ ਭਾਸ਼ਾ ਵਿੱਚ ਲਾਉਣਾ ਇੱਕ ਟੇਢਾ ਕਾਰਜ਼ ਹੈ ਮਿਸਾਲ ਵਜੋਂ ਪੰਜਾਬੀ ਮੇਰਾ ਸਿਰ ਚੱਕਰ ਖਾ ਰਿਹਾ ਹੈ। ਨੂੰ ਅੰਗਰੇਜ਼ੀ ਵਿੱਚ my head is ਕਿਹਾ ਖਾਮੋਜਣੀ ਗੱਲ ਬਣਦੀ ਹੈ ਭਾਸ਼ਾ ਦੇ ਉਤਪਾਦਨਾਂ ਇਸ ਵਿੱਚ ਰਹਿ ਕੇ ਡਿੰਪਲ ਸੱਗੀ ਕਿਸੇ ਭਾਸ਼ਾ ਦਾ ਇੱਕ ਬੁਨਿਆਰਾ ਨਿੱਤ ਅਜਿਹੇ ਅਨੇਕ ਨਵੇਂ ਵਾਕ ਬੋਲਦਾ ਕਰਦਾ ਹੈ ਜੋ ਉਸਨੇ ਪਹਿਲੇ ਵਿਜੈ ਸੱਗੀ

ਵਿੱਚ ਵਿਸ਼ੇਸ਼ ਵੰਸ਼ਿਕਾ ਵਸਤੂ ਵਰਤਾਰੇ ਲਈ ਵੱਖ ਵੱਖ ਭਾਸ਼ਾਵਾਂ ਵਿੱਚ ਸ਼ਬਦ ਚਿੰਨ ਵਰਤੇ ਜਾਂਦੇ ਹਨ, ਇਸਦੇ ਨਾਲ ਹੀ ਕਿਸੇ ਭਾਸ਼ਾ ਦੀ ਕੋਈ ਸ਼ਬਦ ਸੰਬੰਧਿਤ ਭਾਸ਼ਾ ਭਾਈਚਾਰਾ ਦੀ ਲੋੜਾਂ ਦੀ ਪੁਰਤੀ ਹਿੱਤ ਸਮੇਂ ਸਮੇਂ ਵੱਖ ਵੱਖ ਵਸਤੂਆਂ ਵਰਤੀਆਂ ਦੇ ਸੂਚਕ ਬਣਦੇ ਰਹਿੰਦੇ ਹਨ ਭਾਸ਼ਾ ਦੀ ਅਜਿਹੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੀਆਂ ਦੁਨੀਆਂ ਭਰ ਦੇ

ਰਹੇ ਹਨ ਕਿ ਭਾਸ਼ਾ ਕੀ ਹੈ, ਭਾਸ਼ਾਈ ਸੰਚਾਰ ਵਿੱਚ ਕਿਹੜੇ ਤੱਤ ਕਾਰਜਕਾਲੀ, ਕਾਰਜਕਾਲੀ ਸ਼ੀਲ ਹੁੰਦੇ ਹਨ ਇਹ ਤੱਤ ਇਸ ਪ੍ਰਕਾਰ ਦੇ ਸ਼ਬਦਾਂ ਵਿੱਚ ਵਿਚਰਦੇ ਹਨ ਆਦਿ ਭਾਸ਼ਾ ਸੰਬੰਧੀ ਸੰਬੰਧੀ ਅਜਿਹੇ ਪ੍ਰਸ਼ਨਾਂ ਨੂੰ ਵਿਚਾਰਨ ਦੇ ਵਿੱਚ ਡਿੰਪਲ ਇੱਕ ਗਿਆਨ ਅੰਧ ਦੀ ਸਮਾ ਪ੍ਰਾਪਤੀ ਹੋਈ, ਜਿਸ ਵਿਆਕਰਨ ਨੂੰ ਕਿਹਾ ਜਾਂਦਾ ਹੈ ਪ੍ਰਾਚੀਨ ਕਾਲ ਦੇ ਸ਼ੁਰੂ ਹੋਈ ਭਾਸ਼ਾ ਚਿਲਿਤ ਪ੍ਰ ਇਹ ਪਰੰਪਰਾ ਵਿੱਚ ਵਿਗਿਆਨ ਨੂੰ ਗਿਆਨ ਇੱਕ ਮਹੱਤਵਪੂਰਨ ਅੰਤਰ ਵਜੋਂ ਲਿਆ ਜਾਂਦਾ ਹੈ, ਭਾਰਤੀ ਪਰੰਪਰਾ ਵਿੱਚ ਭਾਰਤੀ ਨੂੰ ਇੱਕ ਮੁੱਖ ਅੰਗ ਵਜੋਂ ਲਿਆ ਗਿਆ ਜਦਕਿ ਯੂਨਾਨੀ ਗ੍ਰੀਨ ਵਿਗਿਆਨਾਂ ਨੂੰ ਵਿਆਕਰਨ ਨੂੰ ਦਰਸ਼ਨ ਦੀ ਇੱਕ ਸਾਕ ਵਜੋਂ ਨਜਿਠਿਆ। ਲਵੰਨਿਆ ਸੰਸਕ੍ਰਿਤੀ ਭਾਸ਼ਾ ਦੇ ਸ਼ਬਦ ਵਿਆਕਰਨ ਦਾ ਅਰਥ ਹੈ ਵਿਸ਼ੇਸ਼ਣ ਵਿਸ਼ਸ਼ਣ ਕਿਸੇ ਦੀ ਹੋਂਦ ਦਾ ਹੋ ਸਕਦਾ ਹੈ ਪਰ ਸ਼ਬਦ ਵਿਆਕਰਨ ਕੇਵਲ ਭਾਸ਼ਾ ਵਿਸ਼ੇਸ਼ਣ ਦਾ ਸੂਚਕ ਬਣਦਾ ਹੈ, ਇਹਨਾਂ ਅਰਥਾਂ ਦਾ ਵਿੱਚ ਵਿਆਕਰਨ ਪਰਿਭਾਸ਼ਾ ਕਰਨ ਲਈ ਕਿਹਾ ਜਾਂਦਾ ਹੈ ਕਿ ਭਾਸ਼ਾ ਦਾ ਕਰਨ ਗਿਆਨ ਪ੍ਰਬੰਧ ਨੂੰ ਵਿਆਕਰਨ ਕਿਹਾ ਜਾਂਦਾ ਹੈ, ਕਿਸੇ ਇੱਕ

ਗ਼ਲਤ ਨਹੀਂ ਹੋਵੇਗਾ ਕਿ ਆਧੁਨਿਕ ਕਾਲ ਵਿੱਚ ਜਿਸ ਗਿਆਨ ਪ੍ਰਬੰਧ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ ਉਸਨੂੰ ਪ੍ਰਾਚੀਨ ਕਾਲ ਵਿੱਚ ਵਿਆਕਰਨ ਕਿਹਾ ਜਾਂਦਾ ਹੈ ਇਹ ਗੱਲ ਵੱਖਰੀ ਹੈ ਕਿ ਅਜੋਕੇ ਸਮੇਂ ਵਿੱਚ ਭਾਸ਼ਾ ਗਿਆਨ ਅਤੇ ਵਿਗਿਆਨਕ ਵਿੱਚ ਕੁੱਝ ਵਖਰਾਵਾ ਸਥਾਪਿਤ ਕਰ ਲਈ ਗਈਆਂ ਹਨ।

Grammar ਸ਼ਬਦ ਦੇ ਇਹਨਾਂ ਅਰਥਾਂ ਤੋਂ ਸੰਕੇਤ ਮਿਲਦਾ ਹੈ ਕਿ ਪੱਛਮੀ ਦੇਸਾਂ ਵਿੱਚ ਭਾਸ਼ਾ ਚਿਤਰਨ ਦੀ ਪਰੰਪਰਾ ਆਪਣੇ ਮੁੱਢਲੇ ਪੜ੍ਹਾਂ ਉੱਤੇ ਲਿਖਤੀ ਭਾਸ਼ਾ ਦੀ ਨੂੰ ਪੜਤਾਲ ਵੱਲ ਹੈ ਇਸ ਸੰਦਰਭ ਵਿੱਚ ਵਿਗਿਆਨਕ ਨੂੰ ਪਰੰਪਰਾ ਕਰਨ ਲਈ ਕਿਹਾ ਜਾਂਦਾ ਹੈ ਕਿ ਲਿਖਤੀ ਭਾਸ਼ਾ ਵਿੱਚ ਸੁੱਧਤਾ ਨੂੰ ਵਾਲਾ ਗਿਆਨ ਪ੍ਰਬੰਧ ਵਿਗਿਆਨਕ ਹੈ। ਇਸ ਤੋਂ ਉਲਟ ਜਿਵੇਂ ਪਹਿਲਾਂ ਸੰਕੇਤ ਚੁੱਕਾ ਭਾਰਤ ਵਿੱਚ ਉਚਰਿਤ ਭਾਸ਼ਾ ਨੂੰ ਵਿਗਿਆਨਕ ਵਿਸ਼ੇਸ਼ਣ ਦੀ ਸਮੱਗਰੀ ਵੀ ਲਿਆ ਗਿਆ ਹੈ, ਉਹ ਇਸ ਸਪਸ਼ਟ ਦੀ ਭਾਰਤੀ ਅਤੇ ਆਰੰਭੀ ਵਿਗਿਆਨਕ ਪਰੰਪਰਾ ਹੀ ਅਜੋਕੀ ਭਾਸ਼ਾ ਵਿਗਿਆਨਕ ਸੋਚ ਦਾ ਮੂਲ ਆਧਾਰ ਬਣੀ ਕਿਉਂਕਿ ਅਜੋਕੀਆਂ ਭਾਸ਼ਾ ਵਿਗਿਆਨਕ ਲਿਖਤਾਂ ਦੀ ਲਿਖਤੀ ਭਾਸ਼ਾ ਦੀ ਥਾਂ ਤੇ ਭਾਸ਼ਾਈ ਪਹਿਲ ਦਿੱਤੀ ਜਾਂਦੀ ਹੈ, ਭਾਰਤੀ ਅਤੇ ਪੱਛਮੀ ਪ੍ਰਾਚੀਨ ਵਿਗਿਆਨ ਦੀ ਪਰੰਪਰਾ ਮਨੁੱਖ ਮੁੱਖ ਸਰਕਾਰ ਭਿੰਨ ਭਿੰਨ ਹਨ thank you, have a nice day ਹੈਲੋ ਹੈਲੋ

ਹਾਂਜੀ ਦੀਦੀ, ਜੈ ਮਸੀਹ ਕੀ

ਹੋਰ, ਕਿ ਹਾਲ ਜੇ?

ਬੜੇ ਦਿਨਾਂ ਬਾਅਦ ਫੋਨ ਕੀਤਾ ਜੇ?

ਹਾਂਜੀ

ਮੈਂ ਸਾਰੇ ਹੀ ਵਿਹੰਦੀ, ਇਸ਼ਕ ਦੀ ਬਾਜੀ ਤੇ ਇਸ਼ਕ ਕਿ ਦਾਸਤਾਂ, ਨਾਗਮਣੀ ਸਾਰੇ ਹੀ ਹਾਂਜੀ

ਹੋਰ ਹੈਲੋ

ਹੈਲੋ

ਰੋਟੀ ਖਾਲੀ?

ਹੋਰ ਸੁਣਾਓ

ਹਾਂਜੀ, ਠੀਕ ਹੈ ਮੇਰੀ ਸਹੇਲੀ ਹਾਂਜੀ, ਠੀਕ ਹੈ, ਆਏ ਸੀ ਓਹਦੇ ਮੰਮਾ ਸਵੇਰੇ

ਹੋਰ ਬਸ ਵਧੀਆ

ਹੋਰ ਓਹਨਾ ਦੇ ਘਰ ਪਰਿਵਾਰ ਦੀ ਸੁਣਾਓ ਹਾਂਜੀ, ਘਰ ਪਰਿਵਾਰ ਵੀ ਠੀਕ, ਉਹ ਵੀ ਹੁਣ ਵਕੀਲ ਦਾ ਕੋਰਸ ਕਰਣ ਡੇ ਜੇ

ਜਲੰਧਰ ਲਾਗੇ, ਠੀਕ ਹੈ ਹੋਰ ਦੀਦੀ ਜੀ ਹੋਰ ਵਧੀਆ, ਤੁਸੀਂ ਸੁਣਾਓਆਪਣੀ ਸਹੇਲੀ ਦਾ, ਹੋਰ ਸਹੇਲੀਆਂ ਦਾ

ਠੀਕ, ਮਧੂ ਹੋਣਾ ਦਾ ਸੁਣਾਓ, ਅਮਨ ਹੋਣਾ ਦਾ? ਹਾਂਜੀ ਉਹ ਵੀ ਠੀਕ, ਸੋਫੀਆ ਵੀ ਠੀਕ ਜੇ

ਏ, ਹਾਂਜੀ ਪਲੱਸ ਟੁ ਕਰਲੀ ਠੀਕ ਹੈ, ਘਰੇ ਹੀ ਰਹਿੰਦੀ ਹੈ ਹੁਣ

ਠੀਕ ਹੈ ਹੋਰ ਕਿਵੇਂ?

ਠੀਕ, ਵੀਰ ਤੁਹਾਡੇ ਜਾਂਦੇ ਕੰਮ ਤੇ?

ਠੀਕ ਜੀ ਕਿਹੜਾ ਕੰਮ ਕਰਦੇ ਹੈਂ?

ਫੇਰ ਇੱਦਾਂ ਹੀ ਕੰਮ ਮਿਲ, ਮਿਲ ਜਾਂਦਾ

ਠੀਕ ਹੈ, ਮਾਸੀ ਹੋਰਾਂ ਦੀ ਸੁਣਾਓ, ਓਹਨਾ ਦੀ

ਹੋਰ ਬਸ ਵਧੀਆ ਹੋਰ ਕਿ ਹਾਲ ਚਾਲ ਗੁਆਂਢੀਆਂ ਦੇ? ਠੀਕ ਹੈ, ਓਹਨਾ ਦੇ ਤੁਹਾਡੇ ਗਵਾਂਢੀ ਜਿਹੜੇ ਨੇ ਕਹਿ ਰਹੇ ਮੁੰਡਾ , ਓਹਦਾ ਸੁਣਾਓ ਠੀਕ ਹੈ, ਆਉਂਦੇ ਨੇ ਘਰੇ?

ਠੀਕ ਹੈ, ਦੁਕਾਨ ਵੀ ਹੈਗੀ, ਚਲਦੀ ਓਹਨਾ ਦੀ ਦੁਕਾਨ?